ਦਸੀ ਦਹਿਸ਼ਤੀ ਵਿਸਫੋਟ ਪੇਸ਼ ਕਰਦੀ ਹੈ। ਇਸ ਕਾਵੀਧਾਰਾ ਦਾ ਚੇਤਨਾ ਮੁਖੀ ਅਧਾਰ ਬਹੁਤ ਵਿਆਪਕ ਸੀ। ਪਰ ਇਹ ਕਵੀ ਇੱਕ ਵਧੀਆ ਕਵੀ ਦੱਸਿਆ ਗਿਆ ਹੈ ਜੋ ਕੀ ਮੈਨੂੰ ਖਾਸ ਤੌਰ ਤੇ ਏਨਾ ਪਸੰਦ ਨਹੀਂ ਐ ਪਰ ਮੈਂ ਫਿਰ ਵੀ ਪਸੰਦ ਕਰ ਲੇਨਾਗਾ ਵੀ ਚਲੋ ਇਹ ਇੱਕ ਬਹੁਤ ਵਧੀਆ ਕਵੀ ਹੈ ਤਾਂ ਕਰਕੇ ਪੜਨਾ ਚਾਹੀਦਾ ਸਾਨੂੰ ਸਾਰਿਆਂ ਨੂੰ

ਜੋ ਕੀ ਸਾਡੇ ਜੀਵਨ ਵਿੱਚ ਇੱਕ ਬਹੁਤ ਹੀ ਵਧੀਆ ਪ੍ਰਭਾਵ ਪਾਉਂਦੀ ਹੈ ਤੇ ਮੇਰਾ ਇੱਕ ਮਿੱਤਰ ਵੀ ਹੈ ਜੀਦਾ ਜੋ ਕੀ ਘਮਾਰ ਹੈ, ਥੋਨੂੰ ਮੈਂ ਪਹਿਲਾ ਵੀ ਦੱਸਿਆ ਆ। ਓਹਦਾ ਜੋ ਦਾਦਾ ਜੀ ਹਨ, ਉਹ ਵੀ ਇੱਕ ਬਹੁਤ ਹੀ ਵਧੀਆ ਕਵੀ ਨੇ ਓਹਨਾ ਦਾ ਜਿਹੜਾ ਨਾ ਐ ਉਹ ਐ ਫ਼ਕੀਰ ਸਿੰਘ ਤੇ ਉਹਨਾਂ ਨੇ ਆਪਣੇ ਜਿਹੜੀ ਕਵਿਤਾਵਾਂ ਵਿੱਚ ਕਈ ਗਾਣੇ ਦਿੱਤੇ ਹਨ, ਫ਼ਿਲਮਕਾਰਾਂ ਤੇ ਅਦਾਕਾਰਾ ਨੂੰ

ਸਵਰਗ ਸਧਾਰ ਗਏ ਨੇ। ਪਰ ਉਹਨਾਂ ਦੇ ਗਾਣੇ ਅੱਜ ਵੀ, ਅੱਜ ਦੇ ਯੁਗ ਵਿੱਚ ਵੀ ਚਲਦੇ ਆ ਰਹੇ ਹਨ ਤੇ ਉਹ ਇੱਕ ਬਹੁਤ ਹੀ ਵਧੀਆ ਲੇਖਕ ਹਨ ਜੋ ਕੀ ਮੇਰੇ ਮਿੱਤਰ ਦੇ ਦਾਦਾ ਜੀ ਹਨ ਫ਼ਕੀਰ ਸਿੰਘ। ਵੀਵੀਂ ਸਦੀ ਦੇ ਅਖੀਰਲੇ ਪੜਾਅ ਉੱਤੇ ਪੰਜਾਬੀ ਕਵਿਤਾ ਉਪਰ ਆਧੁਨਿਕ ਦੌਰ ਵਿੱਚ ਪੇਸ਼ ਕਰਦੀ ਹੈ। ਇਥੇ ਸਮਕਾਲੀ ਜੀਵਨ-ਜਾਂਚ ਤੇ ਜਟਿਲ ਅਨੁਭਵ

ਪੱਖ ਪ੍ਰਮੁੱਖ ਰੂਪ ਧਾਰਨ ਕਰਦੇ ਹਨ। ਏਸੇ ਲਈ ਅਸੀਂ ਕਾਵਿ ਰਾਜ ਵਿੱਚ ਨਵੀਨੀ ਬੌਧ ਵੀ ਹੈ। ਨੈਤਿਕ ਪ੍ਰਤਿਮਾਨਾਂ ਦੀ ਗਿਰਾਵਟ ਦਾ ਅਹਿਸਾਸ ਵੀ ਹੈ ਅਤੇ ਨਵੀ ਰਾਜਨੈਤਿਕਤਾ ਤੇ ਗੈਰ ਮਾਨਵੀ ਸਕੋਰਾਂ ਪ੍ਰਤੀ ਵਧਦੀ ਨਾ ਤਸੱਲੀ ਵੀ ਹੈ ਜੋ ਕੀ ਕਵਿਤਾ ਸਦੀਵੀ ਤੱਥਾਂ ਤੇ ਵੱਡੇ-ਵੱਡੇ ਆਦਰਸ਼ ਆਹ ਦੀ ਥਾਂ ਵਰਤਮਾਨ ਦੀ ਮਹੱਤਤਾ ਅਤੇ ਵਰਤਮਾਨ ਨੂੰ ਜਿਊਣ ਦੀ ਤਸੱਲੀ ਵੱਲ ਰੁੱਖ ਕਰਦੀ ਹੈ। ਵਰਤਮਾਨ ਕਵੀ ਰਚਨਾ ਵਿੱਚ ਇੱਕ ਪਾਸੇ ਕਥਾ ਕਵੀ ਤੇ ਲੰਬੀ ਕਵਿਤਾ ਦਾ ਰੁਝਾਨ ਮੌਜੂਦ ਹੈ ਤਾਂ ਦੂਜੇ ਪਾਸੇ ਲਘੂ ਰਚਨਾ ਦੀ ਵੀ ਪ੍ਰਬਲ ਹੈ। ਚੇਤਨਾ ਭਰਭੂਰ ਕਵਿਤਾਵਾਂ ਲਗਭਗ ਸਾਰੇ ਕਵੀਆਂ ਨੇ ਲਿਖੀਆਂ ਹਨ। ਹਨ ਵਿੱਚ ਡਾਕਟਰ ਹਰਭਜਨ ਸਿੰਘ।

hello, ਹਾਂਜੀ,

ਕਿ ਕਰਨ ਦਿਆਂ ਵਾਂ? ਕੁਛ ਨਹੀਂ, ਤੂੰ ਸੁਨਾ ਠੀਕ ਆ? ਹਾਂ, ਠੀਕ ਆਂ ਮੈਂ ਵੀ।

ਕਿਸੇ ਹੋਰ number ਤੋਂ ਆਈ call?

ਠੀਕ ਆ, ਕਿਹੜੇ number ਤੋਂ ਆਈ ਆ?

ਚੱਲ ਠੀਕ ਆ, ਹੋਰ, ਪਾਪਾ ਠੀਕ ਨੇ ਹੁਣ?

ਰੋਟੀ ਬਣਾ ਲਈ?

ਕਦੋਂ ਬਣਾਉਣੀ? ਬਣਾ ਲੈਣੀ ਮੈਂ ਥੋੜੀ ਦੇਰ ਚ ਠੀਕ ਆ, ਕਿ ਬਨਾਉਣ ਲੱਗੇ ਹੋ?

ਅੱਸੀਂ ਮੁਰਗਾ ਬਨਾਇਆ

ਹਮ ਆਜਾ ਖਾਲਾ ਮੈਂ ਆਣਾ ਹੱਲੀ ਇਕ ਮਹੀਨੇ ਬਾਅਦ, ਇਕ ਮਹੀਨੇ ਬਾਅਦ ਨਹੀਂ, ਅਹ ਅਗਲੇ ਮਹੀਨੇ ਅੱਛਾ, ਛੁੱਟਿਆਂ ਕਦੋਂ ਪੈਣੀਆਂ? ਅਗਲੇ ਮਹੀਨੇ ਦੀ ਇਕ ਤਾਰੀਕ ਠੀਕ ਆ school ਗਿਆ ਸੀ, ਫਿਰ ਹਾਂ, ਫਿਰ ਪੂਰੇ ਮਹੀਨੇ ਛੁੱਟਿਆਂ ਤੇ ਉਸਤੋਂ ਅਗਲੇ ਮਹੀਨੇ ਦੀ ਸਤਾਰਾਂ ਤਾਰੀਕ ਤੱਕ ਛੁੱਟਿਆਂ

ਬਸ ਵਧਿਆ, ਬੇਬੋ ਠੀਕ ਆ?

ਹੋਰ ਤੁਹਾਡੇ ਆਂਢੀ ਗੁਆਂਢੀ ਠੀਕ ਠਾਕ?

ਮੇਥਕਉ ਦੀਦੀ ਹੋਣੀ?

ਅੱਛਾ , ਹੋਰ, ਕੁਝ ਗੱਲ ਕਰ ਉਹਨਾਂ ਦੇ ਬਾਰੇ

ਕੋਈ ਗੱਲ ਈ ਸੁਨਾ ਦੇ ਉਹਨਾਂ ਦੀ, ਕਿਹੜੀ? ਕੇਰਲ ਠੀਕ ਆ? ਕੇਰਲ, ਕੇਰਲ ਠੀਕ ਆ, ਹਾਂ, ਠੀਕ ਆ, ਤੇ ਕਸ਼ ਵੀ ਆਗਿਆ ਹਾਂ ਇਥੇ ਹੀ ਹੈ ਹੁਣ, ਆਪਾਂ ਦੋਨੋ ਹੁੰਨੇ ਆ ਦੁਕਾਨ ਤੇ

ਤੂੰ ਆਇਆ ਕਰਨਾ ਵਾ cycle ਤੇ ਚਾਹ ਲੈ ਆਇਆ ਕਰਨਾ ਜਦੋਂ ਆਣਾ।

ਫਿਰ cycle ਤੇ ਚਾਹ ਲੈ ਕੇ ਆਇਆ ਕਰਨਾ ਅਮਨ ਨੇ।

ਆਨਾ ਹੀ ਨਹੀਂ ਕਰਨਾ ਮੈਂ ਹੁਣ Cycle ਤੇ ਛਤਰੀ ਫੜਲੀ ਨਾਲ,

ਬਸ ਠੀਕ ਆ। ਸਾਰੇ ਠੀਕ ਆ। school ਵਾਲਿਆਂ ਸਹੇਲੀਆਂ ਠੀਕ ਆ। ਸਹੇਲੀਆਂ ਕੋਈ ਬਣਦੀਆਂ ਹੀ ਨਹੀਂ ਮੇਰੀ ਤੇ ਕੋਈ best friend ਹੀ ਹੈ ਨਹੀਂ ਆਂ।

ਫਿਰ ਕਿਥੇ ਜਾਵੇ ਭਰਾ

ਬਸ ਠੀਕ, ਨਾਮ ਕਿ ਸੀ ਭਲਾ ਤੇਰੀ ਸਹੇਲੀ ਦਾ? ਉਹ ਕੁਛ ਨਹੀਂ।

ਆਪਣੇ ਕੋ ਕਿਉਂ . ਸੱਚੀ ਕਹਿਣ ਦਿਆਂ ਪੁੱਤ

ਤੇ, ਤੈਨੂੰ ਪਤਾ ਕਾਜਲ ਦੀ, ਕਿ? ਆਹ ਪੇਪਰ ਹੋਣ ਲੱਗੇ ਆ।

ਆਹ ਅੱਠ ਉੱਨੀ ਤਾਰੀਕ ਤੋਂ

ਹਮ ਤੇ ਆਂਦਾ ਜਾਂਦਾ ਮੈਨੂੰ ਕੁਛ ਨਹੀਂ। ਆਹੋ ਅਵਾਰਾਗਰਦੀ ਕਰ ਛੱਡੀ ਹੋਣੀ ਆ, ਆਂਦਾ ਜਾਂਦਾ ਕਿਥੋਂ ਹੋਣਾ। ਇਸ ਵਾਰੀ ਤੇ ਉਹ ਵੀ ਹੈ ਨਹੀਂ, ਅੱਜ ਬਾਹਰ ਖੜਾ ਹੋਇਆ ਸੀ ਮੈਂ।

ਮੈਂ ਤੇ ਮੇਰੇ ਦੋਸਤ ਇਕੱਠੇ ਸੀ।

ਹੋਇਆ ਪਤਾ ਕਿ ਸੀ, ਅਸੀਂ ਨਾ english ਦਾ ਕੰਮ ਕਰਦੇ ਸੀ ਉਰਦੂ ਦੇ period ਚ, ਤੇ ਉਹ , ਸਰ ਨੇ ਕਾਪੀਆਂ ਲੈ ਲਯਿਆਂ ਸਾਡੀਆਂ।

ਫਿਰ Sister ਕਹਿੰਦੀ ਕਿ ਆਪਕੋ ਮੈਡਮ ਨੇ ਬਾਹਰ ਖੜਾ ਕਿਆ ਹੈ ਔਰ ਆਪ ਯੇ ਯਹਾਂ enjoy ਕਰ ਰਹੇ ਹੋ?

ਅੱਛਾ, ਫਿਰ? ਫਿਰ ਕਿ, ਫਿਰ ma'am ਨੂੰ ਕਹਿਤਾ ਉਹਨੇ sister ਨੇ

ਫਿਰ ma'am ਨੇ ਸਾਨੂੰ ਪੌੜੀਆਂ ਤੇ ਖੜਾ ਕਰਤਾ। ਚੱਲ ਵਧਿਆ ਹੋਇਆ ਤੁਹਾਨੂੰ ਇੱਦਾਂ ਹੀ ਹੁੰਦਾ ਹੁੰਦਾ school ਚ, ਤਾਂ ਵੀ ਨੀ ਸੁਧਰੇ ਨਾ ਸੁਧਰਨਾ ਕਿਥੋਂ ਜੇੜੇ ਵਿਗੜੇ ਹੋਨ starting ਤੇ।

ਆਹੋ, ਆਪਣੇ ਆਪ ਚ ਬਦਮਾਸ਼ ਬਣਿਆ ਫਿਰਦਾ ਤੂੰ

ਉਹ ਜਾ ਭਰਾ ਮੈਂ ਕਿੱਥੇ ਬਦਮਾਸ਼ ਫਿਰ ਤੇ ਕਹਿੰਦਾ ਮੇਰੀ school ਚ ਬੱਲੇ ਬੱਲੇ ਆ। ਆਹ ਸੁਆਹ ਬੱਲੇ ਬੱਲੇ ਆ। ਕਿਉਂ ਕਿ ਹੋਗਿਆ ਤੇਰੀ ਬੱਲੇ ਬੱਲੇ ਸੁਆਹ ਕਿਉਂ ਹੋਗਈ ਆ? ਉਹ ਇੱਦਾਂ ਕੋਈ ਲੜਾਈ ਨੀ ਕਰਦਾ ਪਿਆ ਮੈਂ ਕਿਉਂ ਵੇਖ ਕੇ ਡਰ ਜਾਂਦੇ ਹੋਣੇ ਆ,

ਆਹ ਉਹਨਾਂ ਨੂੰ ਪਤਾ ਹੇਗਾ ਨਾ ਸਾਰੇ ਜਿੰਨੇ ਇਹ ਗਿਆਰਵੀਂ, ਬਾਰ੍ਹਵੀਂ, ਦਸਵੀਂ, ਨੌਵੀਂ ਇਹ ਸਾਰੀ ਜਿੰਨੀਆਂ ਕਲਾਸਾਂ ਹੈ ਇਹ ਸਾਰੇ ਇਹਦੇ ਵਾਕਫ਼ ਹੈਗੇ ਇਹਦੇ ਨਾਲ ਲੜਾਈ ਕਰ ਕੇ ਕਿ ਕਰਨਾ ਅਸੀਂ।

ਵਾਕਫ਼ ਵੀ ਨਨੂੰ ਦੇ ਦੋਸਤ ਹੈਗੇ ਸੀ ਮੇਰੇ ਵੀ ਦੋਸਤ ਹੈਗੇ ਹੁਣ। ਹਮ ਠੀਕ ਆ, ਹੋਰ ਫਿਰ, ਇਹੋ ਕੰਮ ਕਰਨ ਜਾਂਦੇ ਇਹੋ ਕੰਮ ਹੋਣੇ ਓ ਤੁਸੀਂ school ਹੋਰ, ਹੋਰ ਕਿ ਕਰਨਾ ਹੁੰਦਾ school

ਪਰ ਪੜਨਾ ਵੀ ਹੈ ਮੈਂ ਤੈਨੂੰ ਪਤਾ

ਕਿੱਥੇ ਬਾਹਰ, ਉਹ math ਚ ਮੇਰੇ ਪੰਦਰਾਂ ਵਿੱਚੋ ਤੇਹਰਾ ਨੰਬਰ ਆਏ ਹੈ। ਬੱਲੇ ਤੇਰੇ, ਹੋਰ, ਦੋ ਨੰਬਰ ਕਿੱਥੇ ਗਏ।

ਉਹ ਸਾਰੇ ਨੂੰ ਦੋ ਦੋ ਵਾਰੀ ਲਿੱਖ ਕੇ ਤੇ ਆਪਣੇ ਦਿਮਾਗ ਚ ਬਿਠਾਏ ਸੀ। ਠੀਕ ਆ ਤੇ ਫਿਰ ਮੈਂ ਲਿਖ ਕੇ ਆਇਆ ਸੀ, ਤੇ ਇੱਦਾਂ ਦੇ ਬਿਠਾਏ ਸੀ ਨਾ ਕਿ ਮੈਂ ਓਹਨੂੰ multiply divide ਨਹੀਂ ਕਰ ਕੇ ਕਰਨਾ ਸਿੱਦਾ answer ਲਿਖ ਕੇ ਕਰਨਾ ਸੀ

ਪੰਜਾਬੀ ਚ ਹੀ ਗੱਲ ਕਰੇਗਾ ਨਾ

ਹੋਰ ਬਸ ਠੀਕ ਕਿ ਕਰਨ ਡਿਆ ਵਾਂ? ਕੁਛ ਨਹੀਂ ਕਿਹਾ

, ਹੁੱਕਾ? ਪੀ ਲਈਦਾ flavor ਵਾਲਾ ਦੂਜਾ

ਅੱਛਾ, ਕਿੱਦਾਂ ਦਾ ਉਹ ਮਤਲਬ ਹੈ ਸੋਹਣਾ ਵਾ ਆਹੋ ਸੋਹਣਾ ਆ

ਹੋਰ ਫਿਰ, ਉਹ ਕਿੱਥੇ ਰਖਿਆ ਵਾ ਦੁਕਾਨ ਚ ਕਿ ਘਰ? ਨਾ ਘਰੇ ਆ, ਦੁਕਾਨ ਚ ਮਾਮਾ ਰੱਖ ਕੇ ਤੇ, ਦੁਕਾਨ ਚ ਕਿ ਕਰਨਾ।

ਹਮ ਠੀਕ ਆ ਬਹੁਤ ਸਿਆਣਾ ਤੂੰ, ਅੱਛਾ, ਉਹੀ ਪੀਂਦਾ ਭਰਾ ਮੈਂ ਨੀ ਪੀਂਦੀ। ਦੀਪ ਰੋਜ ਰੋਜ ਪੀਂਦਾ? ਉਹ ਜਾ ਕੰਮ ਕਰ ਉਸ ਦਿਨ ਬਸ ਇੱਕੋ ਦਿਨ ਜਿਸ ਦਿਨ ਲਿਆਂਦਾ ਉਸ ਦਿਨ ਅਸੀਂ flavor ਵਾਲਾ ਪੀਤਾ ਓਹਦਾ ਕਿ ਆ ਅੱਛਾ, ਨਹੀਂ ਕਾਸ਼ ਵੀ ਰੋਜ ਹੁੰਦਾ?

ਹਮ ਇਹ ਵੀ ਕੋਈ ਚੀਜਾਂ ਹੁੰਦਿਆਂ daily daily ਕਦੇ ਕਿਤੇ ਲੈ, ਹੋਇਆ ਬੰਦੇ ਨੂੰ flavour ਵਾਲੀ ਤੇ daily ਚਲ ਜਾਂਦੀ ਐ। ਚਲ ਕੰਮ ਕਰ ਤੂੰ ਜਾ ਕੇ

ਹੋਰ ਕਿਸੇ ਮੈਂ ਆਵਾਂਗਾ, ਮੈਂ ਆਵਾਂਗਾ ਨਾ ਇਕ ਵਾਰੀ ਠੀਕ ਆ ਠੀਕ ਆ ਕਰਲੀਂ try ਇਕ ਵਾਰੀ

ਹੋਰ ਮੈਂ ਕਿਹਾ ਕਿਥੇ ਫਿਰਾਂ ਸਵੇਰ ਦੀ ਫਿਰਨ ਡੀ ਆਂ ਮੈਂ

ਤੂੰ ਕਿਹਾ ਹੋਰ ਫਿਰ ਕਿਥੇ ਫਿਰਾਂ, ਹਾਂ ਲੈ ਫਿਰ ਦਾ ਮਤਲਬ ਸਾਡੇ ਪੰਜਾਬੀ ਚ ਇਥੇ ਤੁਹਾਨੂੰ ਪਤਾ ਨਾ ਫਿਰ ਹੋਰ ਫਿਰ

ਹੋਰ ਕੋਈ ਗੱਲ ਸ਼ੁਰੂ ਕਰ ਫਿਰ ਹੁਣ। ਗੱਲ ਆ, ਇੰਨੀਆਂ ਗੱਲਾਂ ਤੈਨੂੰ ਸੁਣਾਇਆ

ਦੁਕਾਨ ਤੇ, ਦੁਕਾਨ ਤੇ ਜਾਇਆ ਕਰੇਂਗਾ ਫਿਰ ਸਾਡੇ ਨਾਲ